ਕੰਮ ਕਾਰ ਏਡਾ ਈ ਆ ਤੇਨੂੰ ਪਤਾ ਮਾੜਾ ਮੋਟਾ ਚਲੀ ਜਾਂਦਾ ਵਾਂ hello

hello hello hello ਆਵਾਜ਼ ਨੀ ਆਉਂਦੀ hello

ਹਾਂ ਹਾਂ ਮੈਂ ਕਿਹਾ ਮੈਂ ਤੇ ਬੋਲਣ ਡਈ ਆ ਆਵਾਜ਼ ਨੀ ਆਉਣ ਡਈ hello hello

ਹਾਂ ਆਵਾਜ਼ ਨੀ ਆਈ ਆਹੋ ਆਉਣ ਡਈ ਐ ਤੇ ਕਿਤੇ

ਆਹੋ ਤੇ ਕੋਈ ਗਲ ਨਹੀ ਆਪੇ ਰਬ ਕਰੇਗਾ ਠੀਕ

ਚਲ ਫਿਰ ਅਡੀਏ ਏਦਾ ਈ ਆ ਆਹੋ ਆਹ ਚਲ ਠੀਕ ਆ ਚੰਗਾ ਤੇਨੂੰ ਕਰਦੀ ਆ

ਜਿਵੇ ਕਿ ਤੁਸੀ ਸਾਰੇ ਜਾਣਦੇ ਹੋ ਕੀ ਅੱਜ ਦਾ ਜਿਹੜਾ ਯੁੱਗ ਹੈ ਉਹ ਵਿਗਿਆਨ ਦਾ ਯੁੱਗ ਹੈ ਤੇ ਨਵੀਆਂ ਨਵੀਆਂ ਖੋਜਾਂ ਸਦਕਾ ਜਿਹੜਾ ਮਨੁੱਖ ਹੈ ਉਹ ਰੁੱਤਾਂ ਨੂੰ ਮਾਲਣ ਦੀ ਉੱਲਟ। ਦਿਸ਼ਾ ਵੱਲ ਕਦਾਰਸ਼ੀਲ ਹੋ ਗਿਆ ਹੈ ਆਪਣੀਆਂ ਸੁੱਖ ਸਹੁਲਤਾਂ ਨੂੰ ਮੁੱਖ ਰੱਖਦੇ ਹੋਏ ਉਸਨੇ ਕੁਦਰਤੀ ਵਰਤਣੇ ਤੋਂ ਬਚਣ ਲਈ ਵੱਖ ਵੱਖ ਢੰਗ ਲੱਭ ਲਾਏ ਹਨ। ਪਰ ਕੁਝ ਮਨੁੱਖ ਅਜੇ ਵੀ ਅਜਿਹੇ ਨੇ ਜਿਹੜੇ ਰੁੱਤਾਂ ਦਾ ਅਨੰਦ ਮਾਣਦੇ ਹਨ।

ਤਾ ਉਸ ਲਈ ਰੁੱਤਾਂ ਧਰਤੀ ਉੱਥੇ ਆਉਂਦੀਆਂ ਹੀ ਰਹਿਣ ਗਈਆਂ ਸੋ ਕਹਾਣੀ ਇਸ ਤਰਾਂ ਹੈ। ਕੀ ਬਹੁਤ ਪੁਰਾਣੇ ਸਮਿਆਂ ਦੀ ਗੱਲ ਹੈ ਰੱਬ ਉੱਤੇ ਸਵਰਗ ਵਿੱਚ ਰਹਿੰਦਾ ਸੀ ਹੇਠਾਂ ਸਬ ਘਟ ਹੈ ਮਤਲਬ ਸਾਰੇ ਪਾਸੇ ਹਨੇਰਾ ਹੀ ਹਨੇਰਾ ਫੈਲਿਆ ਹੋਇਆ ਸੀ। ਸ਼੍ਰਿਸ਼ਟੀ ਦੀ ਸਾਜਰਨਾ ਦਾ ਵਿਚਾਰ ਰੱਬ ਦੇ ਜ਼ਹਿਨ ਵਿੱਚ ਖੋਰੂ ਪਾ ਰਿਹਾ ਸੀ ਹੁਣ ਉਸਨੇ ਸਰਿਸ਼ਟੀ ਦੀ ਰਚਨਾ ਕਰਨੀ ਸੀ, ਇਸ ਕਰਕੇ ਉਸ ਦੇ ਦਿਮਾਗ ਦੇ ਵਿੱਚ ਜਿਹੜੀ ਹੱਲ ਚੱਲ ਹੈ ਉਹ ਮਚੀ ਹੋਇ ਸੀ। ਆਪਣੇ ਕਿਰਤ ਵਿੱਚ ਹੋ ਰਹੀ ਭਾਨ ਘਰ ਵੱਲ ਇਕਾਦਾਰ ਹੋਇਆ ਉਹ ਇੱਕ ਨਦੀ ਦੇ ਕੰਡੇ ਫਿਰ ਰਿਹਾ ਸੀ। ਨਦੀ ਭਰ ਜੋਬਨ ਵਿੱਚ ਬਹਿ ਰਹੀ ਸੀ ਜਰੂਰ ਪਹਾੜਾ ਵਿੱਚ ਮੀਹਂ ਪਿਆ ਹੋਣਾ ਫੁੱਲ ਪੌਦਿਆਂ ਦੀਆ ਟੀਸੀਆਂ ਉੱਥੇ ਬੈਠੇ ਖਾਮ੍ਬ ਫੜਕਾ ਰਹੇ ਸਨ। ਜਿਵੇ ਹੋਣੇ ਉੱਡ ਕੇ ਨਦੀ ਤੋਂ ਪਾਰ ਆਪਣੇ ਮਿੱਤਰ ਪਿਆਰਿਆਂ ਨੂੰ ਮਿਲਣ ਜਾਣਾ ਹੋਵੇ ਉਹਨੇ ਆਪੇ ਸਾਰਾ ਕੁਝ ਦੇਖ ਰਹਿਆ ਸੀ ਕੀ ਕੁਦਰਤ ਦੀ ਕਾਇਨਾਤ ਵਿੱਚ ਕੀ ਹੋ ਰਹਿਆ ਸੀ। ਸੋ ਪੰਛੀ ਗਰਦਨਾਂ ਮਟਕਾ ਮਟਕਾ ਉਹਨਾਂ ਨੂੰ ਕੁਝ ਸਮਝਾਣ ਦੀ ਕੋਸ਼ਿਸ਼ ਕਰ ਰਹੇ ਸਨ ਇਹਨੀ ਦੇਰ ਦੇ ਵਿੱਚ ਬੱਦਲ ਕੋਰੀਆ, ਕੋਰੀਆ ਮਤਲਬ ਗਰਜਿਆ। ਰੱਬ ਦੀ ਇਕਾਗਰਤਾ ਭੰਗ ਹੋ ਗਈ ਕਿਉਂਕਿ ਉਹ ਹੁਣ ਸ਼੍ਰਿਸ਼ਟੀ ਦੀ ਸੰਜਨਾ ਦਾ ਵਿਚਾਰ ਉਸਦੇ ਦਿਮਾਗ ਵਿੱਚ ਘੁੰਮ ਰਹਿਆ ਸੀ ਜਿਵੇ ਹੀ ਬੱਦਲ ਗਰਜਿਆ ਉਸਦੀ ਜਿਹੜੀ ਇਕਾਗਰਤਾ ਉਹ ਭੰਗ ਹੋ ਗਈ। ਉਸਨੇ ਖਿੱਝ ਕੇ ਸਾਰੀਆਂ ਹੀ ਰੁੱਤਾਂ ਨੂੰ ਹੇਠਾਂ ਭੇਜ ਦਿੱਤਾ ਤੇ ਕਹਿਆ ਕੀ ਵਾਰੀ ਵਾਰੀ ਸੱਜਦੀ ਜਾ ਰਹੀ ਸ਼੍ਰਿਸਟੀ ਉੱਤੇ ਤਾਰਾ ਦੋ ਮਤਲਬ ਬਾਰ ਬਾਰ ਜਾਓ ਮਤਲਬ। ਆਪਣੀ ਵਾਰੀ ਆਏ ਤੇ ਜਾਓ ਤੇ ਪਹਿਰਾ ਦਿਓ ਹੁਕਮ ਦੀਆ ਬਣਿਆ ਰੁੱਤਾਂ ਇਸ ਸ਼੍ਰਿਸ਼ਟੀ ਉੱਥੇ ਆ ਪਹੁੰਚੀਆਂ । ਮਾਣ ਮਤੀਆਂ ਮਨ ਮਤੀਆਂ ਮਤਲਬ ਅਹੰਕਾਰ ਨਾਲ ਭਰਿਆ ਹੋਇਆ ਰੁੱਤਾਂ ਇੱਥੋਂ ਦੇ ਬੰਦਿਆਂ ਨਾਲ ਮਸ਼ਕਰੀਆਂ ਕਰਦਿਆਂ ਰਹਿੰਦੀਆਂ ਮਸ਼ਕਰੀਆਂ ਕਰਦਿਆਂ ਰਹਿੰਦੀਆਂ ਮਜਾਕ ਕਰਦਿਆਂ ਰਹਿੰਦੀਆਂ।

ਮਤਲਬ ਲੋਕਾਂ ਨੇ ਆਪਣੇ ਆਪ ਨੂੰ ਬਚਾਉਣ ਵਾਸਤੇ ਆਪਣਾ ਸਿਰ ਢੱਕਣ ਵਾਸਤੇ ਕੋਈ ਨ ਕੋਈ ਜਿਹੜਾ ਸਥਾਨ ਆ ਉਹ ਸਥਾਪਿਤ ਕਰ ਲਿਆ ਮਤਲਬ ਚੀਜਾਂ ਬਣਾ ਲਈਆਂ। ਖੋਲਾ ਵਿੱਚ ਛੁੱਪ ਜਾਂਦੇ ਕਦੇ ਛਪਰੀਆਂ ਹੇਠ ਲੁੱਕ ਜਾਂਦੇ ਫੇਰ ਉਹਨੇ ਕੋਠੀਆਂ ਵੀ ਬਣਾ ਲਈਆਂ ਫੇਰ ਬੰਗਲੇ ਵੀ ਬਣ ਗਏ ਸੋ ਕਿੱਥੇ ਰੁੱਤ ਮੀਹ ਪੈਂਦਾ। ਦਰਿਆਵਾਂ ਵਿੱਚ ਹੜ੍ਹ ਆਉਂਦੇ ਪਿੰਡ ਦੇ ਪਿੰਡ ਰੁੜ੍ਹ ਜਾਂਦੇ ਮਤਲਬ ਇਹ ਤਾ ਰੁੱਤਾਂ ਵਾਸਤੇ ਮਸ਼ਕਰੀ ਆਉਂਦੀ ਸੀ ਹੇਨਾ ਪਰ ਮਨੁੱਖ ਵਾਸਤੇ ਆਫ਼ਤ ਹੋ ਜਾਂਦੀ ਸੀ। ਰੁੱਤਾਂ ਲਈ ਇਹ ਵੀ ਇੱਕ ਸ਼ੁਗਰ ਸੀ ਪਰ ਰੁੱਤਾਂ ਵਾਸਤੇ ਤਾ ਇਹ ਇੱਕ ਮਨੋਰੰਜਨ ਸੀ ਪਰ ਹੋਣ ਇਹਨਾਂ ਲੋਕ ਦਾ ਰੇਡੀਓ ਪਹਿਲਾ ਹੀ ਦੱਸ ਦਿੰਦਾ ਹੈ। ਕੀ ਮੀਹਂ ਕਦ ਪਏਗਾ ਕਿਉਂਕਿ ਵਿਗਿਆਨਿਕ ਯੁੱਗ ਕਾਰਨ ਤਰੱਕੀ ਇਹਨੀ ਜ਼ਿਆਦਾ ਹੋ ਗਈ ਹੈ ਕੀ ਮਨੁੱਖ ਨੂੰ ਹੁਣ ਪਹਿਲਾ ਹੀ ਪਤਾ ਲੱਗ ਜਾਂਦਾ ਹੈ ਵੀ ਮੀਹ ਕਦੋਂ ਪਏਗਾ ਤੇ ਉਹ ਆਪਣਾ ਬੰਦੋਬਸਤ ਪਹਿਲਾ ਹੀ ਕਰ ਲੈਂਦਾ ਹੈ। ਤੇ ਦਰਿਆਵਾ ਨੂੰ ਬੰਨ੍ਹ ਮਾਰ ਕੇ ਇਹ ਲੋਕ ਕੈਦੀਆਂ ਵਾਂਗ ਮਨ ਮਰਜੀ ਦੇ ਪਾਸੇ ਭੇਜਣ ਲੱਗ ਪਾਏ ਹਨ ਮਤਲਬ ਪਹਿਲਾ ਜਦੋ ਮੀਹ ਪੈਂਦਾ ਹੜ ਆਉਂਦੇ । ਤਾ ਪਾਣੀ ਜਿਹੜਾ ਆਪਣਾ ਜਿਧਰੋਂ ਉਸਨੂੰ ਰਸਤਾ ਮਿਲਦਾ ਉੱਧਰ ਨੂੰ ਉਹ ਚਲਾ ਜਾਂਦਾ ਸੀ, ਪਰ ਮਨੁੱਖ ਨੇ ਕੀ ਕਿੱਤਾ ਹੁਣ ਦਰਿਆਵਾ ਦੇ ਉੱਪਰ ਡੈਮ ਬਣਾ ਲਏ ਬੰਨ੍ਹ ਬਣਾ ਲਏ ਫੇਰ ਆਪਣੇ। ਮਰਜੀ ਅਨੁਸਾਰ ਪਾਣੀ ਨੂੰ ਰੋਕ ਵੀ ਲਿਆ ਤੇ ਫੇਰ ਜਿੱਥੇ ਦਿਲ ਕੀਤਾ ਉੱਧਰ ਨੂੰ ਭੇਜ ਵੀ ਦਿਤਾ ਸੋ ਅੱਗੇ ਕਦੇ ਜੇ ਸ਼ਰਾਰਤ ਨਾਲ ਹਵਾ ਸਾਹ ਰੋਕ ਕੇ ਖਾਲੋ ਜਾਂਦੀ। ਤਾ ਲੋਕ ਆਖਦੇ ਕੋਈ ਪਾਪੀ ਪਹਿਰੈ ਤੇ ਬੈਠਾ ਹੈ ਤਰਲੋ ਮਰਜੀ ਹੁੰਦੇ ਪਹਿਰਾ ਬੱਦਲ ਜਾਣ ਨੂੰ ਉਡੀਕ ਦੇ ਪਰ ਹੁਣ ਬਿਜਲੀ ਦੇ ਪੱਖੇ ਹਵਾ ਨੂੰ ਬਿਨਾ ਬੁਝਿਆ ਹੀ ਵੱਗਦੇ ਰਹਿੰਦੇ ਨੇ।

ਅਜਿਹਾ ਨਾ ਹੁੰਦਾ ਫੇਰ ਉਹ ਕੋਸਨਾ ਵੀ ਸ਼ੁਰੂ ਕਰ ਪਰ ਹੁਣ ਅੱਜ ਕੱਲ ਮਨੁੱਖ ਨੂੰ। ਅਜਿਹਾ ਕੁਝ ਕਰਨ ਦੀ ਜਰੂਰਤ ਹੀ ਨਹੀਂ ਪੈਂਦੀ ਕਿਉਂਕਿ ਜਿਹੜੇ ਬਿਜਲੀ ਦੇ ਪੱਖੇ ਨੇ ਉਸਦਾ ਬਟਨ ਹੀ ਦੱਬਣਾ ਥੋੜਾ ਜਿਹਾ ਤੇ ਫੇਰ ਉਹ ਜਿੰਨੀ ਦੇਰ ਚਾਹੋ ਉਹਨੀ ਦੇਰ ਤੁਸੀ ਹਵਾ ਉਸਦੀ। ਲੈ ਸਕਦੇ ਹੋ ਅੱਗੇ ਕਦੇ ਮੀਹ ਨਾ ਪੈਂਦਾ ਤਾ ਬਨਸਪਤੀ ਸੁੱਕ ਸੜ ਜਾਂਦੀ ਕੀ ਜੇ ਮੀਹ ਨਾ ਪੈਂਦਾ ਤਾ ਸਾਰੀ ਜਿਹੜੀ। ਬਨਸਪਤੀ ਹੈ ਫੁੱਲ ਪੌਦੇ ਸਾਰਾ ਜੋ ਵੀ ਪੇੜ ਪੌਦੇ ਨੇ ਉਹ ਖ਼ਤਮ ਹੋ ਜਾਂਦੇ ਸੜ ਜਾਂਦੇ ਲੋਕ ਯਗ ਕਰਦੇ ਹਵਨ ਕਰਦੇ ਕਿੱਥੇ ਕਿਹੜਾ ਵਿਗਣ ਹੋ ਗਿਆ ਦੀਦਾਰ ਤੇ। ਮਤਲਬ ਜੇ ਕੁਝ ਨਾ ਹੁੰਦਾ ਮੀਹ ਨਾ ਪੈਂਦਾ ਤਾ ਲੋਕਾਂ ਨੂੰ ਲੱਗਦਾ ਸੀ ਕੀ ਸ਼ਾਇਦ ਪਤਾ ਨਹੀਂ ਸਾਡੇ ਕੋਲ ਕਿਹੜੀ ਅਜਿਹੀ ਗ਼ਲਤੀ ਹੋ ਗਈ ਹੈ ਕੀ ਬਾਈ ਪ੍ਰਮਾਤਮਾ ਜਿਹੜਾ ਸਾਡੇ ਨਾਲ। ਕਹਿੰਦਾ ਪਰ ਹੁਣ ਲੋਕਾਂ ਨੇ ਟਿਊਬਲ ਲਾ ਲਏ ਉਹ ਮੀਹ ਦੀ ਪ੍ਰਵਾਹ ਹੀ ਨਹੀਂ ਕਰਦੇ ਮਤਲਬ ਹੁਣ ਉਹਨਾਂ ਨੂੰ ਇਹ ਸੋਚਣ ਦੀ ਵੀ ਜਰੂਰਤ ਹੈ। ਨਹੀਂ ਹੈ ਰੁੱਤ ਵੱਖ ਵੱਖ ਢੰਗ ਲੱਭ ਲਾਏ ਹਨ ਪਰ ਕੁਝ ਮਨੁੱਖ ਅਜਿਹਾ ਵੀ ਅਜਿਹੇ ਨੇ। ਜਿਹੜੇ ਰੁੱਤਾਂ ਦਾ ਅਨੰਦ ਮਾਣਦੇ ਹਨ।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 ਤਾ ਉਸ ਲਈ ਰੁੱਤਾਂ ਧਰਤੀ ਉੱਤੇ ਆਉਂਦੀਆਂ ਹੀ ਰਹਿਣਗੀਆਂ ਸੋ ਕਹਾਣੀ ਇਸ ਤਰਾਂ ਹੈ ਬਹੁਤ ਪੁਰਾਣੇ ਸਮਿਆਂ ਦੀ ਗੱਲ ਹੈ। ਰੱਬ ਉੱਤੇ ਸਵਰਗ ਵਿੱਚ ਰਹਿੰਦਾ ਸੀ ਹੇਠਾਂ ਸਬ ਘਾਟ ਹੈ ਮਤਲਬ ਸਾਰੇ ਪਾਸੇ ਹਨੇਰਾ ਹੀ ਹਨੇਰਾ ਫੈਲਿਆ ਹੋਇਆ ਸੀ।

ਆਪਣੇ ਚਿਤ ਵਿੱਚ ਹੋ ਰਹੀ ਭਾਨ ਘਰ ਵੱਲ ਇਕਾਗਰ ਹੋਇਆ ਉਹ ਇੱਕ ਨਦੀ ਦੇ ਕੰਡੇ ਫੈਲੇ ਹਨ। ਨਦੀ ਭਰ ਜੁਬਾਨ ਵਿੱਚ ਬਹਿ ਰਹੀ ਸੀ ਜਰੂਰ ਪਹਾੜਾ ਵਿੱਚ ਮੀਹ ਪਾਇਆ ਹੋਣਾ ਫੁੱਲ ਦੀਆ ਟੀਸੀਆਂ ਉੱਤੇ ਬੈਠੇ ਫੜਕਾ ਰਹਿ ਸਨ।

ਸੋ ਪੰਛੀ ਦਰਦ ਨਾਲ ਮਟਕਾ ਮਟਕਾ ਉਹਨਾਂ ਨੂੰ ਕੁਝ ਸਮਝਣਾ ਦੀ ਕੋਸ਼ਿਸ਼ ਕਰ ਰਹੇ ਸਨ ਇਹਨੀ ਦੇਰ ਦੇ ਵਿੱਚ ਬੱਦਲ ਕੋਰੀਆ ਕੋਰੀਆ ਮਤਲਬ ਗਰਜਿਆ। ਰੱਬ ਦੀ ਇਕਾਗਰਤਾ ਭੰਗ ਹੋ ਗਈ ਕਿਉਂਕਿ ਉਹ ਹੁਣ ਸ਼੍ਰਿਸ਼ਟੀ ਦੀ ਸੰਜਨਾ ਦਾ ਵਿਚਾਰ ਉਸਦੇ ਦਿਮਾਗ ਵਿੱਚ ਘੁੰਮ ਰਹਿਆ ਸੀ ਜਿਵੇ ਹੀ ਬੱਦਲ ਗਰਜਿਆ ਉਸਦੀ ਜਿਹੜੀ ਇਕਾਗਰਤਾ ਉਹ ਭੰਗ ਹੋ ਗਈ। ਉਸਨੇ ਖਿੱਝ ਕੇ ਸਾਰੀਆਂ ਹੀ ਰੁੱਤਾਂ ਨੂੰ ਹੇਠਾਂ ਭੇਜ ਦਿੱਤਾ ਤੇ ਕਹਿਆ ਕੀ ਵਾਰੀ ਵਾਰੀ ਸੱਜਦੀ ਜਾ ਰਹੀ ਸ਼੍ਰਿਸਟੀ ਉੱਤੇ ਤਾਰਾ ਦੋ ਮਤਲਬ ਬਾਰ ਬਾਰ ਜਾਓ ਮਤਲਬ। ਆਪਣੀ ਵਾਰੀ ਆਏ ਤੇ ਜਾਓ ਤੇ ਪਹਿਰਾ ਦਿਓ ਹੁਕਮ ਦੀਆ ਬਣਿਆ ਰੁੱਤਾਂ ਇਸ ਸ਼੍ਰਿਸ਼ਟੀ ਉੱਥੇ ਆ ਪਹੁੰਚਿਆ ਮਾਣ ਮਤੀਆਂ। ਮਾਣ ਮਤੀਆਂ ਮਨ ਮਤੀਆਂ ਮਤਲਬ ਅਹੰਕਾਰ ਨਾਲ ਭਰਿਆ ਹੋਇਆ ਰੁੱਤਾਂ ਇੱਥੋਂ ਦੇ ਬੰਦਿਆਂ ਨਾਲ ਮਸ਼ਕਰੀਆਂ ਕਰਦਿਆਂ ਰਹਿੰਦੀਆਂ ਮਸ਼ਕਰੀਆਂ ਕਰਦਿਆਂ ਰਹਿੰਦੀਆਂ ਮਜਾਕ ਕਰਦਿਆਂ ਰਹਿੰਦੀਆਂ। ਲੋਕ ਇਹਨਾਂ ਤੋਂ ਬੱਚਣ ਦੇ ਉਪਰਾਲਿਆਂ ਵਿੱਚ ਲੱਗੇ ਖੋਲਾ ਛਪਰੀਆਂ ਕੋਠੀਆਂ ਤੋਂ ਘਰਾਂ ਬੰਗਲਿਆਂ ਤੱਕ ਆ ਪਹੁੰਚੇ। ਉਹ ਕੀ ਹਾਲ ਠੀਕ ਠਾਕ ਵੀਰੇ ਕਿੰਨਾ ਕ ਮੀਂਹ ਪੈ ਗਿਆ ਫਿਰ ਰਾਤੀ ਤੁਹਾਡੇ ਇੱਥੇ? ਮੀਂਹ ਤੁਸੀਂ ਬੜਾ ਪੈਣ ਦਿੱਤਾ ਮੀਂਹ ਪੈ ਗਿਆ।

ਮੀਂਹ ਨੂੰ ਪਤਾ ਹੀ ਕਿ ਉਹ ਡਰ ਦੇ ਤੇ ਤੁਸੀਂਂ ਬਾਹਰ ਆਉਗੇ ਤੇ ਮੀਂਹ ਬੰਦ ਹੋ ਗਿਆ ਹੀ। ਨਾ ਮੀਂਹ ਤੇ ਹਨੇਰੀ। ਪਹਿਲੋਂ ਦੁਪਿਹਰਾਂ ਦਾ ਪਿਆ ਹੀ ਤੇ ਰਾਤ ਤੱਕ ਪੈਂਦਾ ਰਿਹਾ।

ਅੰਦਰ ਹੋ ਜੀ ਆਰਾਮ ਨਾਲ ਬਾਹਰ ਨਹੀਂ ਨਿਕਲਣ ਦੀ ਲੋੜ

ਆਪਾਂ ਆਪਾਂ ਭਰਾ ਤੈਨੂੰ ਤਰਪਾਲ ਲਿਆ ਦੇਣੀ ਹੈ ਤੇ ਤੂੰ ਅੰਦਰ ਸੁੱਤਾ ਬਾਹਰ ਸੁੱਤਾ ਰਹੀ ਤੇ ਉੱਤੋਂ ਦੀ ਤੇਰੇ ਤਰਪਾਲ . ਨਹੀਂ ਲਿਆਉਣਾ ਹੈ ਇੱਕ ਸਗੋਂ ਡੇਢ ਸੋ ਦਾ ਟੋਟਾ ਲਿਆ ਕੇ ਉਹਨਾਂ ਦਾ ਮੈਂ। ਹਾਏ ਮੈਨੂੰ ਨਹੀਂ ਹੀ ਪਤਾ ਇੱਕ ਦਿਨ ਇਹ ਬਟਾਲੇ ਆਪਾਂ ਗਏ ਤੇ ਮੈਨੂੰ ਨਹੀਂ ਹੀ ਪਤਾ ਪੀ ਇਹ ਤਰਪਾਲ ਕਿਉਂ ਭਾਲਦਾ ਹੈ ਇਹ ਕਹਵੇ ਪੀ ਤਰਪਾਲ ਦਾ ਟੋਟਾ ਲੈਣਾ ਮੈਂ ਕਿਹਾ ਪਾ ਕੀ ਕਰਨਾ ਅਹੇ ਇਹ ਕਹਿੰਦਾ ਉਹਦੇ ਉੱਤੇ fiber ਤੇ ਦਿਆ ਕਰਨਾ ਹੈ ਇਹੋ ਗੱਲ ਕਹੀ ਹੀ ਨਾ ਤੁਸੀਂ।

ਤੇ ਇਹ ਲਿਆਂਦਾ ਹੀ ਆਪਣੇ ਵਾਸਤੇ ਤਰਪਾਲ ਮੈਨੂੰ ਨਹੀਂ ਹੀ ਪਤਾ ਲੱਗਾ ਨਹੀਂ ਲਿਆ ਦੇਣਾ ਜਿਸ ਦਿਨ ਕਿਤੇ ਉੱਧਰ ਨੂੰ ਗੇੜਾ ਵੱਜਾ ਨਾ ਪਰ ਤਰਪਾਲ ਮਹਿੰਗੀ ਬੜੀ ਦਿੰਦੇ ਹੀ ਉੱਥੇ ਤੇ। ਨਹੀਂ ਏਡਾ ਕ ਟੋਟਾ ਤੈਨੂੰ। ਜਿੰਨਾ ਕਿ ਇਹਨੂੰ ਟੋਟਾ ਚਾਹੀਦਾ ਵਾ ਉੰਨਾ ਕ ਲਿਆ ਦਿੰਦੇ ਹੈ ਉਹਨੂੰ ਅੱਜ ਹੀ ਕਰ ਦਿੰਦੇ ਹੈ ਗਾ ਹੈ ਮੇਰੇ ਸਾਬ ਨਾਲ ਕਬੂਤਰਾਂ ਆਲੇ ਆਲੇ ਚ ਨਾ ਮਗਰਲੇ ਪਾਸੇ ਜਾਲੀਆ ਚ ਰੱਖਿਆ ਹੈ ਸਾਫ ਹੈ ਉਦਾਂ ਤਾਂ।

ਛੇ ਬਾਈ ਅੱਠ ਦਾ ਤੇ ਦੋ ਫੁੱਟ ਇੱਧਰ ਨੂੰ ਤੇ ਦੋ ਫੁੱਟ ਉੱਧਰ ਨੂੰ ਫਾਲਤੂ ਬਸ। ਯਾਨੀ ਕਿ ਥਾਂਹ ਨੂੰ ਥਾਂਹ ਨੂੰ ਲਮਕਣਾ ਚਾਹੀਦਾ ਵਾ।

ਪਹਿਲਾਂ ਕਿ ਕਬੂਤਰ ਆਏ ਤਾੜ ਲੈ ਤਾੜ ਲੈ ਫੱਟਾ ਫੱਟ ਇਹਨਾਂ ਨੂੰ। ਨਹੀਂ ਉਹ ਕੋਈ ਗੱਲ ਨਹੀਂ।

ਨਹੀਂ ਤੇ ਉਹ ਤਰਪਾਲ ਨਾਲ ਤੇ ਗੁਰੂਆ ਜਿਵੇ ਤੂੰ ਮਾੜਾ ਜਿਹਾ ਉੱਤੇ ਚਾਦਰ ਲੈ ਕੇ ਤੇ ਉੱਤੋਂ ਪਿਆ ਮੀਂਹ ਤੇ ਤੂੰ ਉਹਦੇ ਅੰਦਰ ਮੁੜਕੋ ਮੁੜਕ ਹੋ ਜਾਣਾ।

ਮੈਂ ਕਿਹਾ ਦੇਖ ਲਈਏ ਤਜਰਬਾ ਕਰਕੇ ਆਪਾਂ ਵੀ।

ਰਾਜੇ ਦੀ ਕੁੱਤੀ ਭੋਂਕਦੀ ਦਿਨੇ ਸੋਂਦੀ। ਨਹੀਂ ਸੋਂਦੀ।

ਮੈਨੂੰ ਤਾਂ ਇਹ ਨਹੀਂ ਪਤਾ ਲੱਗਾ ਰਾਤ ਕੁੱਤਾ ਕਿੱਥੇ ਭੋਂਕੇ ਦਾ। ਨਹੀਂ ਤੂੰ ਤੇ ਤੂੰ ਤੈਨੂੰ ਕਿੱਥੋਂ ਪਤਾ ਲੱਗਣਾ ਹੀ?

ਨਹੀਂ ਤੂੰ ਉਦੋਂ ਤੱਕ ਤੇ ਜਾਗਦੀ ਰਹੀ ਹੈ ਤੂੰ ਦੋ ਸਵਾ ਦੋ ਵਜੇ ਤੱਕ। ਉਦੋਂ ਬਾਅਦ ਚੋਂ ਨਹੀਂ ਨਾ ਪਤਾ ਲੱਗਾ।

ਉਹਦੇ ਬਾਅਦ ਨੀਂਦ ਆਈ ਵਧੀਆ। ਨਹੀਂ ਉਹਨੂੰ ਮੈਂ ਦਸ ਕੇ ਗਿਆ ਹੀ ਸਵੇਰੇ ਜਦੋਂ ਮੈਂ ਕੰਮ ਤੇ ਗਿਆ ਹੀ ਮੈਂ ਕਿਹਾ ਮਸਾਲਾ ਕਰ ਮੈਂ ਲਾਦਾਂ।

ਕੁੱਝ ਵੀ ਮੇਰੇ ਹੋਸ਼ ਤੇ ਹੋਸ਼ ਉੱਡੇ ਦੇ ਹੀ ਗੇ।

ਹਾਂ ਅੱਜ ਤੇ ਭਾਵੇਂ ਪਲਸਤਰ ਜਿਹੜਾ ਕਰਨ ਦੇ ਹੈ ਭਾਵੇਂ ਸਾਰੀ ਰਾਤ ਹੀ ਲੱਗੇ ਰਹਾਂ ਕੋਈ ਪਰਵਾਹ ਹੀ ਨਹੀਂ ਕੱਲ੍ਹ ਕਿਹੜਾ ਜਾਣਾ ਮੈਂ।

ਇੱਕ ਕਮਰਾ ਹੁਣ ਕਰ ਲੈਨੇ ਹੈ ਇੱਕ ਰਾਤ ਨੂੰ ਹੀ ਕਰਾਂਗੇ। ਇੱਕ ਛੱਡ ਕੇ ਭਾਂਵੇ ਦੋ ਕਰਾਲੋ ਭਾਂਵੇ ਤਿੰਨ ਕਰਾਲੋ ਕੋਈ ਗੱਲ ਕਾਂਠੀਆਂ ਟੇਸੀਆਂ ਨਾਲ ਹੀ ਲਿਆਂਦਾ ਸਾਰਾ ਰੋਟੀ ਪਾਣੀ।

ਆਹੋ ਆਹੋ ਨਹੀਂ ਤੇ ਫਿਰ ਰੇਲ ਬਣਾ ਕੇ ਪੂਰੀ ਕ। ਘਰ ਦੇ ਵਿੱਚ ਵੇਖ ਲੈ labor ਵੀ ਬਾਹਰੋਂ ਸੱਦਣ ਦੀ ਲੋੜ ਨਹੀਂ ਪੈਂਦੀ ਘਰ ਦੀਆਂ ਜਨਾਨੀਆਂ ਭੈਣਾਂ ਵੀ labor ਬਣ ਜਾਂਦੀਆਂ।

ਮਹੁੱਲੇ ਦੇ ਵਿੱਚ ਚਾਚਾ ਕਰਨਾ ਹੈ ਮਾੜਾ ਜਿਹਾ ਗੇੜਾ ਮਾਰ ਕੇ ਨਾ ਕੰਮ ਹਨਾਂ labor . ਆਹੋ ਨਹੀਂ ਮੈਂ ਇੱਕ ਮਹੁੱਲੇ ਦੇ ਗੇੜਾ ਮਾਰ ਕੇ ਆਉਣਾ ਮੈਂ ਕਹਿਣਾ ਸਾਡੇ ਘਰ ਲੰਗਰ ਆਜੋ ਮਿੱਠੇ ਚੋਲ ਲੱਗੇ ਬਨਣ। ਆਹੋ ਮੈਂ ਕਹਿਣਾ ਬੱਬੂ ਉਹ ਦੂਜਾ ਆਇਆ ਰਾਜਾ ਵੀਰ ਤੇ ਵੇਖ ਲੋ ਆਜੋ ਨਾਲੇ ਮਿਲ ਲੋ। ਨਹੀਂ ਮੇਰੀ ਗੱਲ ਤੇ ਸੁਣੋ ਉਹ ਜਿਹੜਾ ਕੰਮ ਕਿਹਾ ਤੁਸੀਂ ਰਾਤ ਨੂੰ ਕਰਨ ਲਈ ਉਹ ਕਰਨਾ ਅੱਜ ਫਿਰ ਕਿ ਨਹੀਂ ਸੱਚ ਆਪਾਂ ਤੇ ਚੱਲ ਜਾਣਾ .

ਕਿਤੇ ਨਹੀਂ ਜਾਣਾਕਿਤੇ ਨਹੀਂ ਜਾਣਾ ਅਜੇ ਤੁਸੀਂ।

ਤਿੰਨ ਘੱਟੋ ਘੱਟ ਤਿੰਨ ਚਾਰ ਕਮਰੇ ਕੱਢਣੇ ਹੈ ਜੋ ਮਰਜੀ ਹੋ ਜੇ। ਨਾ ਹਊਗਾ ਨਾ ਤੇ ਕੱਲ੍ਹ ਚੱਲ ਜਾਂਗੇ ਆਪਾਂ।

ਨਹੀਂ ਕੋਈ ਗੱਲ ਹੀ ਨਹੀਂ ਪਰਵਾਹ ਹੀ ਨਹੀਂ ਕੋਈ ਭਾਵੇਂ ਰਾਤ .

ਗੋਲਡਾ ਵੀ ਇੱਥੇ ਗੋਲਡੇ ਨੂੰ ਵੀ ਸੱਦਿਉ ਨਾਲ। ਆਹੋ ਮੈਂ ਤਾਂ ਕਹਿਣ ਦਿਆ ਲੱਗੇ ਰਹੋ ਕੋਈ ਗੱਲ ਨਹੀਂ ਕੋਈ। ਹਮ ਗੋਲਡਾ ਹੈ ਛੋਟਾ ਹੈ।

ਆਹੋ ਆਇਆ ਆ ਵੀ।

ਆਹੋ ਆਇਆ ਹੈ ਉਹਨੂੰ ਵੀ ਕਹਿੰਦੇ ਹੈ ਕੰਮ ਤੇ। motercycle ਲਾਉਣ ਆਇਆ ਵਾ ਮੈਂ ਉਹਨੂੰ ਕਿਹਾ ਮੈਂ ਕਿਹਾ lock ਲਾ ਕੇ ਨਾ ਚਾਬੀ ਜਿਹੜੀ ਹੈ ਨਾ ਉਹ ਤੇ ਸਾਹਮਣੇ ਉੱਥੇ ਰੱਖਦੇ।

ਕਹਿ ਇੱਥੇ ਰੱਖਦੇ ਉੱਥੇ ਰੱਖਦੇ ਇਹਦਾ ਆਪਣਾ ਹੀ ਘਰ ਹੈ।

ਗਵਾਚ ਗਈਆਂ ਹੀ ਗੀਆਂ ਮੈਂ ਕਿਹਾ ਉਹਨਾਂ ਦੀਆਂ ਉੱਥੇ ਚਾਬੀਆਂ ਹੀ ਗੀਆਂ।

ਮੇਰਾ ਇਰਾਦਾ ਹੈ ਪੀ ਮੈਂ ਹੁਣ ਕੋਈ ਕੰਮ ਸਿਖਾ ਦਾ ਮੁੰਡੇ ਆਪਣੇ ਨੂੰ। ਐਂਵੇ ਇੱਥੇ ਗਲੀਆਂ ਕਸਦਾ ਰਹਿੰਦਾ ਹੈ। ਆ ਜਿਹੜਾ motorcycle ਆਲਾ। ਨਹੀਂ ਨਹੀਂ ਗੁਣ ਗੁਣ ਮੁੰਡਾ ਮੇਰਾ। ਉਹ ਤੇ ਬਉ ਨਾਲ ਦੀ ਆਪਣੀ ਨੂੰ ਪੁੱਛਣਾ ਪੈਣਾ ਨੂੰ।

ਇਹੋ ਹੀ ਕੰਮ ਸਿਖਾ ਦੇ ਜਿਹੜਾ ਤੂੰ ਕਰਨ ਦਿਆਂ ਵਾ ਤੇ ਇਹਦੇ ਚ ਤੇ ਕਮਾਈ ਹੈ ਪੀ ਉੱਥੇ ਦਸ ਵੀਹ ਸਾਲ ਲੱਗ ਜਾਣੇ ਕਮਾਉਂਦਿਆ ਤੇ ਇੱਥੇ ਪੰਜਾ ਸਾਲਾਂ ਚ ਹੀ ਪੂਰੇ ਕਰ ਲੈਣੇ ਹੈ।

ਬੜਾ ਸਮਝਾਇਆ ਮੈਂ ਵੀ ਪੰਜ ਸਾਲ ਨਾ ਵੇਖ ਵੀ ਪੰਜਾਂ ਸਾਲਾਂ ਚ ਪੂਰੇ ਤਾਂ ਕਰ ਲੈਣੇ ਮੁੜ ਕੇ ਇਹ ਨਾ ਹੋਏ ਬਾਕੀ ਪੰਦਰਾਹ ਸਾਲ ਉਹਦੇ ਅੰਦਰ ਹੀ ਨਿਕਲ ਜਾਣ।

ਮੈਂ ਤਾਂ ਕਹਿਣ ਦਿਆ ਹੀ ਕੋਈ ਕੰਮ ਕਾਰ ਸਿਖਾ ਦਈਏ ਇਹ ਕਹਿੰਦਾ ਮੈਂ ਜਾਨਵਰਾਂ ਦਾ ਕੰਮ ਕਰਨਾ ਹੈ ਕਦੀ ਕੁਕੜ ਲੈ ਆਉਂਦਾ ਕਦੀ ਕਬੂਤਰ ਕਦੀ ਮੋਰ ਕਦੀ ਪਤਾ ਨਹੀਂ ਕੀ ਕੀ ਚੁੱਕੀ ਫਿਰਦਾ ਇਹ। ਕੁੱਕ ਕੁੱਕੜ ਉਸ ਦਿਨ ਹਾਰ ਗਿਆ ਉਹਦਾ। ਤੇ ਪੁੱਤ ਨੇ ਪਿਉ ਤੇ ਜਾਣਾ ਹੈ ਜਿੱਦਾਂ ਦਾ ਪਿਉ ਓਦਾਂ ਦਾ ਪੁੱਤ। ਉਹ ਜਾਨਵਰਾਂ ਦਾ ਸ਼ੋਂਕ ਘੱਟ ਹੀ ਤੇ ਚੋਰੀ ਦਾ ਵੱਧ ਹੀ ਇਹਨੂੰ। ਚੋਂਕੀ ਦੇ ਵਿੱਚ ਥਾਨੇ ਤੇ ਬੰਨ ਆਇਆ। ਉਹਦਾ ਇਰਾਦਾ ਹੀ ਖਰੇ ਚੋਂਕੀ ਹੈ ਤੇਬੰਨ ਉੱਥੇ ਥਾਣੇ ਚ ਆਇਆ।

ਫੁਰਤੀਲਾ ਤਾਂ ਅੱਜ ਵੀ ਬੜਾ ਵਾ ਐਂਵੇ ਬੰਤੇ ਨਾਲ ਲੜ ਲੁੜ ਕੇ ਤੇ ਉਹਦਾ ਬਰਸਨ ਵੱਡ ਆਇਆ .

ਕੀ ਆਂਦਾ ਵੀ ਮੈਨੂੰ ਬਰਸਨ ਨਹੀਂ ਵੱਡਣ ਦਿੱਤਾ। ਇਹਨੇ ਯਾਰ ਬਰਸਨ ਵੱਡ ਕੇ ਲਿਆਂਦਾ ਕਿਤੋਂ ਤੇ ਉਹਨੇ ਕਿਤੇ ਗਾਲਾਂ ਗੁਲਾਂ ਕੱਢੀਆਂ ਪੀ ਤੂੰ ਕੱਢੀਆਂ ਤੇ ਉਹਨੇ ਸਾਰਾ ਹੀ ਵੱਡ ਤਾ ਜਾ ਕੇ ਕਹਿੰਦਾ ਲੈ ਹੁਣ ਕਰ ਲੈ ਜੋ ਕਰਨਾ। ਹਾਂ ਹਾਂ ਤੇ ਚੱਲ ਕੋਈ ਨੀ ਚੰਗਾ ਹੋਇਆ ਸਗੋਂ ਗਾਹ ਪਾ ਤਾ ਤੇ।

OK ਮਹੰਤ ਮਨੁੱਖ ਹੈ ਜਿਸ ਕੋਲ ਸ਼ਬਦਾਂ ਲਈ ਸਤਿਕਾਰ ਹੈ ਉਹ ਮਨੁੱਖ ਦੇ ਹਕ਼ ਵਿਚ ਹੈ ਜਿਸ ਨੂੰ ਸ਼ਬਦ ਜੋੜਨੇ ਅਤੇ ਪੜ੍ਹਨੇ ਆਉਂਦੇ ਹਨ ਉਹ ਹੈ ਲੇਖਕ ਹੈ ਇੱਕ ਕਲਾਕਾਰ ਹੈ ਉਹ ਸ਼ਬਦ ਜੋ